ਉਹਨੂੰ ਕਿੱਥੇ ਲੈ ਕੇ ਜਾਣਾ ਹੈ ਜਿਹੜੇ ਬੰਦੇ ਹੈਗੇ ਨੇ ਉਹਦੇ ਨਾਲ ਧੀਰੇ ਧੀਰੇ fighting ਕਰਕੇ ਦਿਖਾਉਂਦੇ ਹੈ ਤਾਂ ਹੀ ਤਾਂ ਅੱਗੇ story ਬਣਦੀ ਹੈ ਪਰ ਇਹਨੇ ਤਾਂ ਸਿੱਧਾ ਹੀ ਮਾਰ ਦਿੱਤਾ ਤਾਂ ਮੈਨੂੰ ਪੱਲੇ ਨੀ ਪਿਆ ਮੈਂ ਕਿਹਾ ਕਿਸ ਤਰ੍ਹਾਂ ਦੀ ਇਹ story ਬਣਾਉਣਾ ਚਾਹ ਰਹੇ ਨੇ। ਪਰ ਫਿਰ ਮੈਂ ਥੋੜ੍ਹੇ time ਤੱਕ ਰੁੱਕਿਆ ਮੈਂ ਕਿਹਾ ਹਾਂ ਸ਼ਾਇਦ ਹੋ ਸਕਦਾ ਹੈ, ਤਾਂ ਕਰਕੇ ਮੈਂ ਥੋੜ੍ਹੀ ਹੋਰ ਵੀ ਅੱਗੇ ਤੱਕ ਪੜ੍ਹਦਾ ਗਿਆ ਤਾਂ ਮੈਨੂੰ ਥੋੜ੍ਹਾ-ਥੋੜ੍ਹਾ, ਥੋੜ੍ਹਾ-ਥੋੜ੍ਹਾ, ਥੋੜ੍ਹਾ ਕਰਕੇ ਅੱਗੇ ਜਾ ਕੇ ਸਮਝ 'ਚ ਆਇਆ ਕਿ ਉਹਦੀ personality ਹੀ ਇਵੇਂ ਦੀ ਹੈ ਕਿ ਜਿਵੇਂ ਉਹ ਇੱਕ waiter ਸੀਗਾ ਤੇ ਉਹਨੂੰ ਕੋਈ choice ਨੀ ਮਿਲੀ ਸੀ ਉਵੇਂ ਹੀ ਔਰ ਬਾਕੀ ਜਿਹੜੇ servant ਲੋਕ ਹੁੰਦੇ ਹੈ ਉਹਨਾਂ ਨੂੰ ਕੋਈ choice ਨੀ ਮਿਲਦੀ, ਤੇ ਜਿਵੇਂ ਬਾਕੀ ਜਿਹੜੇ ਥੱਲੇ ਥੱਲੇ ਲੋਕਾਂ ਦੇ ਕੰਮ ਕਰਦੇ ਹੈ, ਉਹ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਐਵਨ ਲੜਨ 'ਚ ਬਿਤਾ ਦਿੰਦੇ ਹੈ ਕਿ ਇੱਕ ਜਿਵੇਂ ਦਾ head ਹੈਗਾ ਹੈ ਉਹਨੇ ਕਿਸੇ ਨਾਲ ਲੜਾਈ ਕੀਤੀ ਹੈ ਜਾਂ ਕਿਸੇ ਰਾਜਾ ਨੇ ਕਿਸੇ ਦੂਸਰੇ ਰਾਜਾ ਨਾਲ ਲੜਾਈ ਕੀਤੀ ਤੇ ਰਾਜਾ ਤਾਂ ਸਭ ਤੋਂ end 'ਚ ਮਰਦਾ ਹੈ। ਜ਼ਿਆਦਾਤਰ ਜਿਹੜੇ ਰਾਜਾ ਹੈਗੇ ਨੇ ਉਹਨੂੰ ਤਾਂ ਚੁੱਕ ਕੇ ਉਹ 'ਚ ਪਾ ਦਿੰਦੇ ਹੈ ਕਾਲ ਕੋਠੜੀ 'ਚ ਦਿਖਾਉਣ ਲਈ ਪਰ ਜਿਹੜੇ ਵੀ ਮੰਤਰੀ ਜਾਂ ਉਹ ਰਹਿ ਗਏ ਜਿਹੜੇ ਸਿਪਾਹੀ ਸੀ ਜਿਹੜੇ ਅੱਗੇ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 ਤੇ ਜਿਹੜੇ ਜਿਹੜੇ ਉਹਦੇ loyal ਬੰਦੇ ਸੀਗੇ, ਜਿਹੜੇ ਪੂਰੇ corrupt ਸੀਗੇ ਉਹਨਾਂ ਨੂੰ ਵੀ ਸਾ~ ਨਾਲੇ ਹੀ ਮਾਰ ਦਿੱਤਾ ਤੇ ਬਾਕੀ ਜਿਹੜੇ ਵੀ ਬੰਦੇ ਸੀਗੇ ਜਿਹੜੇ ਚੱਜ ਦੇ ਸੀ ਜਿਹੜੇ ਬਦਲ ਸਕਦੇ ਸੀ, ਜਿਹੜੇ ਚੰਗੇ ਦਿਲ ਦੇ ਸੀ, ਉਹਨਾਂ ਸਾਰਿਆਂ ਨੂੰ ਇੱਕ ਨਵਾਂ ਮੌਕਾ ਦਿੱਤਾ ਨਵੀਂ ਨਵੀਂ ਚੀਜ਼ ਬਣਨ ਦਾ ਕੁਛ ਦਿੱਤਾ ਉਹ ਦੇਖ ਕੇ ਮੈਨੂੰ ਥੋੜ੍ਹਾ ਬਹੁਤ ਜ਼ਰੂਰ ਹੋਇਆ ਮੈਂ ਸੋਚ ਰਿਹਾ ਸੀ ਮੈਂ ਕਿਹਾ ਹਾਂ ਆਹ ਚੀਜ਼ ਹੈਗੀ ਹੈ ਥੋੜ੍ਹੀ ਬਹੁਤ ਵਧੀਆ।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 ਪੜ੍ਹਦੇ ਪੜ੍ਹਦੇ ਮੈਂ ਤਿੰਨ ਚਾਰ ਚੀਜ਼ਾਂ ਹੋਣਗੀਆਂ ਜਿਹੜੇ word ਪੜ੍ਹੇ ਤਾਂ ਮੈਨੂੰ ਸਮਝ 'ਚ ਆਇਆ ਕਿ ਇਹ 'ਚ ਆਹ comedy scene ਚੱਲ ਰਿਹਾ ਤੇ ਮੈਂ ਫਿਰ ਦੁਬਾਰਾ ਉੱਪਰ ਜਾ ਕੇ ਉਹਨੂੰ ਦੁਬਾਰਾ ਪੜ੍ਹਨਾ ਚਾਲੂ ਕੀਤਾ ਤਾਂ ਮੈਨੂੰ ਥੋੜ੍ਹਾ ਬਹੁਤ ਉਹ 'ਚ joke ਸਮਝ 'ਚ ਆਏ। ਲੇਕਿੰਨ ਕੁਛ ਜਿਹੜੇ ਸੀ ਉਹ ਤਾਂ ਵਧੀਆ ਸੀਗੇ ਉਹ ਸੱਚੀ 'ਚ ਜਿਹੜੇ ਛੋਟੀ ਮੋਟੀਆਂ ਚੀਜ਼ਾਂ ਜਦੋਂ ਉਹ ਲੜ ਰਹੇ ਹੁੰਦੇ ਆ ਜਾਂ ਫਿਰ ਲੜਕੇ ਹਜੇ ਹਜੇ ਆਏ ਹੀ ਹੁੰਦਾ ਹੈ ਤੇ ਦੂਜੇ ਜਿਹੜੇ ਨੇ ਉਹਦੇ ਨਾਲ ਕੋਈ sense ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹ ਉਹਨਾਂ ਨੂੰ ਜਵਾਬ ਵੀ ਉਸ ਤਰੀਕੇ ਦੇ ਰਹੇ ਕਿ ਜਿਵੇਂ ਕਿ ਲੋਕ ਜਿਹੜੇ ਨੇ ਉਹ ਸੁਣਨ ਤੇ ਸੁਣਦੇ ਸਾਰ ਹੀ ਗੁਸੇ 'ਚ ਆ ਜਾਣ ਇਵੇਂ ਦੀ ਚੀਜ਼ ਦੇਖ ਕੇ ਮੈਨੂੰ ਥੋੜ੍ਹਾ ਬਹੁਤ ਮੈਂ ਕਿਹਾ ਹਾਂ ਆਹ ਬੰਦਾ ਜਿਹੜਾ ਹੈਗਾ ਹੈ ਉਹ ਹਿੱਲਿਆ ਪਿਆ ਪੂਰਾ ਕਿ ਉਹਨੂੰ ਜਾਂ ਤਾਂ ਸਮਝ ਨੀ ਆ ਰਹੀ ਕਿ ਹਾਂ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਆਹ ਬੰਦਾ ਜਿਹੜਾ ਹੈ ਉਹਨੇ ਕੋਈ ਢੰਗ ਸਿਰ ਦੀ ਚੀਜ਼ ਜਿਹੜੀ ਆ ਉਹ ਕਦੇ ਜਵਾਬ ਦਿੱਤਾ ਨੀ ਕਿਸੇ ਨੂੰ ਪਰ ਉਸ ਤੋਂ ਵੀ ਜ਼ਿਆਦਾ ਮੈਨੂੰ funny ਚੀਜ਼ ਉਹ ਲੱਗੀ ਉਹ ਜਿਹੜਾ doctor ਆਉਂਦਾ ਹੈ ਉਹਦੇ

ਜੇ ਮੈਨੂੰ sadness ਜਿਹੀ feel ਹੋ ਰਹੀ ਹੈ ਕੁਛ ਆਹ ਹੋ ਰਿਯਾ ਹੈ ਕੁਛ ਉਹ ਹੋ ਰਿਯਾ ਵੇਹ ਤਾਂ ਮੈਨੂੰ ਦੇਖ ਲੱਗਾ ਕਿ ਜਿਹੜਾ doctor ਹੈ ਉਹਨੂੰ ਇਵੇਂ treat ਕਰ ਰਿਹਾ ਹੁੰਦਾ ਉਹਨੂੰ ਕਿ ਹਾਂ ਉਹ ਸਮਝ ਰਿਹਾ ਕਿ ਉਹ ਕੀ ਕਹਿਣਾ ਚਾਹ ਰਿਹਾ। ਅਗਰ normal ਕੋਈ doctor ਹੁੰਦਾ ਤੇ ਉਹ ਉਹਨੂੰ ਕਹਿੰਦਾ ਕਿ ਬਾਈ ਤੇਰੇ ਦਿਮਾਗ ਖ਼ਰਾਬ ਹੋ ਚੁੱਕਾ ਤੁਮ ਜਾਓ ਕਈ ਹੋਰ, ਇਵੇਂ ਦੀ ਚੀਜ਼ਾਂ ਕਹਿੰਦੇ ਤਾਂ ਮੈਨੂੰ ਪੱਲੇ ਪੈਂਦਾ ਪਰ ਉਵੇਂ ਦੀ ਚੀਜ਼ਾਂ ਉਨਹੂ ਕਿਸੇ doctor ਨੇ ਬੋਲੀ ਨੀ ਉਹਨੂੰ, ਉਹ ਬੰਦਾ ਸੱਚੀ 'ਚ ਉਹਨੂੰ treat ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ l ਉਹਦੀ ਜਿਹੜੀ ਚੀਜ਼ਾਂ ਹੈਗੀਆਂ ਨੇ ਓਹਦੀਆਂ ਹੈਗੀਆਂ ਨੇ ਉਹਦੇ sense ਬਣਾਉਣ ਦੀ ਕੋਸ਼ਿਸ਼ ਕਰ ਸੀ l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

hello ਹਾਂ ਬਿਲਕੁਲ ਇਸਹੁ ਕੀ ਹਾਲ ਚਾਲ ਹੈ ਵਧੀਆ ਵਧੀਆ ਹੋਰ ਘਰਬਾਰ ਠੀਕ ਹੈ ਸਬ ਹੋਰ ਗੱਲਾਂ ਦੀਆ ਗੱਲਾਂ ਤੂੰ ਮੇਰੀ ਅਵਾਜ ਨੂੰ ਚਟ ਪਹਿਚਾਣ ਲੈਂਦਾ ਆ ਹਾਂ ਕਿਓਂਕਿ ਮੈਂ ਜਿਨਿ ਵਾਰ phone ਕੀਤੀ ਕਿਸੇ ਹੋਰ ਦੇ number ਤੂੰ ਓਹਨੀ ਵਾਰ ਮੇਰੀ ਅਵਾਜ ਪਹਿਚਾਣ ਲਈ ਕਿ ਜਾਨਵੀ ਆ

ਹੋਰ ਘਰ ਪਰਿਵਾਰ ਸਬ ਠੀਕ ਆ

ਅੱਛਾ ਅੱਛਾ ਹੁਣ ਮੇਰੇ ਸਕੂਲ ਬਾਰੇ ਯਾਰ ਮੈਂ ਲੋਕਲ ਹੀ ਪੜ੍ਹੀ ਆ nursery to fiveth ਤਕ ਹਾਂ ਹਾਂ ਸ਼ਹਿਰ ਵਿਚ ਹੀ ਮੈਂ ਪੜ੍ਹੀ ਹੋਈ ਆ private school ਦੇ ਨਾਲ ਹੀ ਸਾਨੂੰ ਸਰਕਰੀ govrment ਨਹੀਂ ਪੂਰਾ ਸਰਕਰੀ ਵੀ

ਸਕੂਲ time best ਹੁੰਦਾ ਆ college time ਇਕੱਠੇ ਪੜ੍ਹੇ ਆ ਉਹ ਤੇ ਇਕੱਠੇ collage time experience ਦੇਖਿਆ bunk ਵਗੈਰਾ classic miss ਕਰਨਾ lunch ਕਰਨਾ

ਮੈਂ ਦੇਖਿਆ ਸੀ ਮੈਂ ਸੁਣਿਆ ਸੀ ਸਕੂਲ time ਇਸ ਦਾ ਨਾਮ ਬਹੁਤ ਸੁਣਦੀ ਸੀ ਮੈਂ ਕਿਸੇ ਹੋਰ ਸਕੂਲ ਪੜ੍ਹਦੀ ਸੀ ਮੈਂ ਸਾਡੇ ਸਕੂਲ ਜਿਆਦਾ ਰੋਲ ਨਹੀਂ ਸੀ but ਬਹਾਰ ਦੇ ਸਕੂਲ ਦੇ ਬੱਚੇ ਪੇਪਰ ਦਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਓਥੇ ਜਾਣਾ ਨਾਮੋਦੀਆਂ ਹੋਸਟਲ ਮਤਬਲ ਮੇਰੇ time ਤੇ ਵੀ ਨਾਮੁਦਿਆਂ ਦਾ ਬਹੁਤ ਰੌਲ਼ਾ ਸੀ ਮੈਂ ਬਹੁਤ ਸੁਣਿਆ ਹੋਇਆ ਨੁਮੁਦਿਆਂ ਦਾ ਨਾ

ਓਦੋ ਪਾਸ ਹੋਇਆ ਸੀ ਕੇ ਨਹੀਂ ਹੋਇਆ

ਹਾਂ ਜੇ tenth ਦੀ ਗੱਲ ਕੀਤੀ ਜਾਵੇ ਤਾ tenth ਵਿਚ ਕੀਨੇ percentage ਆ ਸੀ ਓ ਹੋ ਤੇ ਤੁਹਾਡਾ favourite subject ਕਿਹੜਾ ਸੀ ਜਿਸ ਵਿੱਚੋ ਜਿਆਦਾ marks ਆਏ ਸੀ ਮਤਬਲ ਇਹ ਨਹੀਂ ਕਿ ਮੈਂ ਮਤਬਲ nineth ਤਕ ਮੈਂ frist ਰਹੀ ਆ ਮੈਂ ਕਦੇ ਵੀ second ਨਹੀਂ ਆ ਸੀ nineth ਤਕ ਮੈਂ ਹਮੇਸ਼ਾ frist ਰਹੀ ਜੋ ਵੀ ਸੀ ਗਏ ਅਚਾਨਕ ਕਿ ਹੋਇਆ ਮੈਨੂੰ ਲਗਦਾ ਸੀ tenth ਵਿੱਚੋ sapply ਆਓ ਗੀ ਕਿਉਕਿ tenth ਵਿਚ ਹੋ ਗਈ ਸੀ science ਪੜ੍ਹੀ ਹੋਈ ਸੀ ਪਹਲੇ ਉਸਤੋਂ ਬਾਅਦਅਚਾਨਕ science chnage ਹੋ ਗਈ ਮਈ ਵਿਚ ਜਦੋ science chnage ਆ ਸੀ ਬਹੁਤ ਬਕਵਾਸ ਆ ਸੀ ਮੈਨੂੰ ਲਗਦਾ ਸੀ ਕਿ science ਮੇਰੀ sapply ਦੀ ਪੱਕੀ ਆ

ਮੇਰਾ ਕਿ ਸੀ ਮੇਰਾ ਹਮੇਸ਼ਾ A set ਆਂਦਾ ਸੀ ਜਾ C set ਆਂਦਾ ਮੇਰਾ ਕਿ ਸੀ ਮੈਨੂੰ ਉਸ time C set ਮਿਲਿਆ ਸੀ ਮੈਂ ਆਪਣਾ ਪੇਪਰ ਕਰ ਚੁਕੀ ਸੀ ਕਿਉਕਿ ਸਾਡੇ ਨਾਲ ਜਿਹੜੇ ਬੱਚੇ ਸੀ ਨਾਲੇ ਸਕੂਲ ਵਾਲੇ ਓਹਨੂੰ ਕੁਛ ਨਹੀਂ ਆਂਦਾ ਸੀ ਓਹਨੂੰ ਆਹ ਸੀ ਕਿ ਪਰਚੀ ਪਾਸ ਤੁਹਾਨੂੰ ਪਤਾ ਹੀ ਆ ਜਦੋ ਪਰਚੀ ਪਾਸ ਹੋ ਜੇ ਬੰਦਾ ਸੋਚ ਦਾ ਵ ਕਿ ਆਪਣਾ ਕਿ ਦਿਮਾਗ ਲੈਣਾ ਜਦੋ ਪਰਚੀ ਪਾਸ ਹੋਈ ਸਾਰੇ ਬੱਚਿਆਂ ਨੇ ਲਈ C set ਵਾਲਿਆਂ ਦੀ ਪਰਚੀ ਨਹੀਂ ਆਈ ਤੇ ਤੁਸੀ ਮਨ ਨਹੀਂ ਸਕਦੇ ਮੇਰੇ math ਵਿਚ ਸੋਲਾਂ ਨੰਬਰ ਸੀ ਜਦ ਕਿ ਮੈਂ ਪੇਪਰ ਉਸ ਤੋਂ ਜਿਆਦਾ ਕੀਤਾ ਹੋਇਆ ਸੀ ਮੈਨੂੰ ਪਤਾ ਸੀ ਕਿ math ਵਿਚ ਮੇਰੀ sapply ਨਹੀਂ ਆਨਿ

all mostly ਜਿਹੜੇ c set ਵਾਲੇ ਸੀ ਸਾਰਿਆਂ ਦੀ sapply ਸੀ ਇਹ problem ਤੁਸੀ ਮਨ ਨਹੀਂ ਸਕਦੇ ਮੇਰੇ ਨਾਲ ਜਿਹੜੀ monitor ਹੁੰਦੀ ਸੀ ਨਾ ਓਹਨੂੰ ਇਕ ਨੰਬਰ ਦਿੱਤੋ ਸੀ ਜਦ ਕਿ ਓਹਨੇ ਪੇਪਰ ਬਹੁਤ ਕੀਤਾ ਹੋਇਆ ਸੀ second monitor ਸੀ ਮੈਂ ਤੇ ਓਹਨੇ ਇਕੱਠੇ ਨੇ tuition ਰਾਖੀ ਹੋਈ ਸੀ ਇਹ ਤੇ ਜਦੋ ਪੇਪਰ ਦਾ result ਆਇਆ ਓਦੋ ਬਹੁਤ ਰੋਏ ਸੀ ਅਸੀਂ ਮੈਂ ਇਹ ਸੋਚ ਲਿਆ ਸੀ ਪੜ੍ਹਨਾ ਹੀ ਨਹੀਂ ਅੱਗੇ continue ਨਹੀਂ ਕਰਨਾ ਸਾਡੇ ਸਕੂਲ ਵਿਚ ਹੈ ਨਹੀਂ but math ਦੇ ਪੇਪਰ ਵਿਚ ਨਾ ਸਾਡੇ ਨਾਲ ਦੇ ਸਕੂਲ ਦੇ ਬੱਚੇ ਜਿਹੜੇ

principal ਸੀ ਨਾ ਨਹੀਂ ਨਹੀਂ ਡਰ ਨਹੀਂ ਲਗਦਾ ਪਤਾ ਗੱਲ ਕਿ ਸੀ ਉਹ ਬਹੁਤ ਸਹੋਣੇ ਸੀ ਨਾਲੇ ਓਹਦੇ ਬੱਚੇ ਸੀ ਓਹਦੇ ਦੋਹਤਰੇ ਪਹੁਤਰੇ ਵੀ ਸੀ ਓਹਨਾ ਨੂੰ ਕੋਈ ਕਹਿ ਨਹੀਂ ਸਕਦਾ ਸੀ ਕਿ

ਨਹੀਂ but problem ਆਹ ਸੀ ਕਿ ਸਾਡਾ girls ਸਕੂਲ ਸੀ crash ਹੋਣ ਦਾ ਤੇ ਮਤਬਲ ਹੀ ਪੈਂਦਾ ਹੀ ਹੁੰਦਾ ਇਕ ਵਾਰ ਸਾਡੇ ਸਕੂਲ S D ਸਕੂਲ ਵਾਲਿਆਂ ਦਾ ਸੈਂਟਰ ਬਣਿਆ ਸੀ ਉਹ ਮੁੰਡੇ ਗੱਲਾਂ ਕਰਦੇ ਹੁੰਦੇ ਸੀ ਆਪਸ ਵਿਚ ਓਹਨੂੰ ਬਹੁਤ ਪਸੰਦ ਸੀ ਸਾਡੀ madam ਕਈ ਵਾਰ ਗੱਲਾਂ ਗੋਲਾ ਕਰਨੀਆਂ ਤੇ ਅਸੀਂ ਸੁਣੀਆਂ ਕਹਿੰਦੇ ਸੀ ਉਹ ਬਹੁਤ ਸਹੋਣੀ madam ਸੈੱਟ ਕਰਨਾ ਇਸ ਨੂੰ

ਮੇਰੇ ਨਾਲ tenth ਵਿਚ ਥਕਾ ਹੋ ਗਿਆ ਸੀ nineth ਤਕ ਮੈਂ ਵੀ ਬਹੁਤ competition ਵਿਚ ਜਾ ਚੁਕੀ ਸੀ ਹੂ ਜਦੋ ਆਪਾ ਮੈਨੂੰ ਲਗਦਾ ਮੈਂ seventh sixth ਵਿਚ ਸੀ ਜਦੋ ਪ੍ਰਧਾਨਮੰਤਰੀ ਬਣੇ ਸੀ ਨਾਵਾਂ ਨਾਵਾਂ ਸਵੱਚ ਅਭਿਮਾਨ ਚਲਿਆ ਸੀ ਗਾ ਤੇ ਸਾਡੇ ਸਕੂਲ ਵਿਚ comoetition ਕਰਵਾਏ ਜਾਂਦੇ ਸੀ ਕਿ ਓਸਤੇ ਇਕ easy ਲਿਖਣਾ ਸਵੱਚ ਭਾਰਤ ਤੇ ਆਪਣੇ ਵਲੋਂ ਓਸੇ time ਤੇ ਹੋਇਆ ਸੀ ਸਾਨੂ ਯਾਦ ਆ ਸਾਡੇ ਆਸ ਪਾਸ ਦੇ ਜਿੰਨੇ ਵੀ ਸਕੂਲ ਆ ਤਿੰਨ ਚਾਰ ਸਕੂਲ ਆਏ ਸੀ ਸਾਰੇ ਸਕੂਲ ਵਿੱਚੋ ਮੈਨੂੰ frist prize ਮਿਲਿਆ ਸੀ ਮਤਲਬ gold medal ਮਿਲਿਆ ਸੀ ਓਹਨਾ ਨੇ ਮੈਨੂੰ gold medal ਪਹਿਨਾਇਆ ਸੀ ਟਾਟਾ ਕੰਪਨੀ ਵਾਲੇ ਆਏ ਸੀ ਤੇ ਇਕ ਕਪ ਮਿਲਿਆ ਸੀ all over ਸਾਰੇ ਸਕੂਲ ਵਿੱਚੋ ਜਿੰਨੇ ਵੀ ਸਕੂਲ ਆਏ ਸੀ ਹੋਰ ਵੀ activite ਸੀ ਜੇ ਮੈਂ ਆਪਣੇ ਦੀ ਗੱਲ ਕੀਤੀ ਜਾਵੇ ਆਪਣੀ ਕਲਾਸ ਤੋਂ ਅੱਗੇ ਰਹੀ ਆ ਜਿਥੈ ਸਾਡੇ ਸਕੂਲ ਨਾ ਸਿੱਖੀ ਦਾ ਸਕੂਲ ਸੀ ਸਾਡੇ ਨਾ ਨਗਰਕੀਰਤਨ ਨਿਕਲ ਦੇ ਹੁੰਦੇ ਸੀ ਹਾਂ ਨਗਰਕੀਰਤਨ ਨਿਕਲ ਦੇ ਸੀ ਸਾਡੇ ਸਕੂਲ ਦੇ ਬਚੇ ਵੀ ਹਿੱਸਾ ਲੈਂਦੇ ਸੀ ਕਿਉਕਿ ਸਦਾ ਸਕੂਲ ਗੁਰੁਦਵਾਰੇ ਤੇ ਅੰਦਰ ਆਂਦਾ ਸੀ ਮਤਲਬ ਸਕੂਲ ਕੋਲ ਗੁਰੂਦਵਾਰਾ ਸੀ ਸਾਡੇ ਨਗਰਕਿਰਨਤ ਨਿਕਲਦੇ ਸੀ ਨਗਰਕੀਰਤਨ ਵਿਚ instrument like ਜਿਵੇ ਡ੍ਰਮ lezim one three ਵੱਜਦੇ ਹੁੰਦੇ ਸੀ ਆਹ ਸਬ ਵੰਡਿਆ ਹੁੰਦਾ ਸੀ five to sevent ਤਕ ਬੱਚੇ ਬੰਸੂਰੀ ਬੇਜਾਨ ਗਏ ਫਿਰ ਉਸ ਤੋਂ ਬਾਅਦ ਵੱਡੀਆਂ ਡ੍ਰਮ lezim ਫਿਰ ਉਸਤੋਂ ਬਾਅਦ ਵੱਡਾ ਡ੍ਰਮ ਆਂਦਾ ਸੀ ਮੈਂ ਹਮੇਸ਼ਾ ਸਾਡੀ ਕਲਾਸ ਨੇ ਬੰਸੂਰੀ ਵਜਾਣੀ ਤੇ ਮੈਂ ਹਮੇਸ਼ਾ lezim ਵਿਚ ਹੁੰਦੀ ਸੀ ਮੈਂ ਆਪਣਾ ਸਕੂਲ ਜਿਨ੍ਹਾਂ ਵੀ time ਘਟਿਆ ਇਹਦਾ ਦਾ ਘਟਿਆ ਕਿ ਮੈਨੂੰ ਸਾਰਾ ਸਕੂਲ ਜਾਂਦਾ ਸੀ plus two ਦਾ experience ਬਹੁਤ ਵਧੀਆ ਸੀ ਕਿਉਕਿ ਮਈ ਆਪਣੇ ਸਕੂਲ ਵਿਚ ਏਕੋ ਇਹੋ ਜਿਹੀ ਕੁੜੀ ਸੀ ਜਿਹੜੀ ਇੱਕਲੀ assembly ਸਬ ਦੀ ਹੁੰਦੀ ਵੀ ਜਿੰਦਾ teacher ਵਗੈਰਾ meeting ਕਰਦੇ ਹੁੰਦੇ ਸੀ ਤੇ ਮੈਂ ਇੱਕਲੀ assembly ਸਾਬ ਦੀ ਹੁੰਦੀ ਸੀ ਮੈਂ ਇਹਦਾ ਦਾ ਵੀ ਕੱਢਿਆ ਹੋਇਆ ਕਿ ਮਈ ਬੱਚਿਆਂ ਨੂੰ ਪੜ੍ਹਾਇਆ ਹੋਇਆ ਹਾਂ ਬਹੁਤ ਜਿਆਦਾ ਜਦੋ ਮੇਰਾ ਮੇਰੇ ਸਕੂਲ ਦਾ last day ਸੀ ਨਾ ਓਦੋ ਵੀ ਮੈਂ ਸਾਰੀ ਕਲਾਸ ਦਾ record ਰੱਖਿਆ ਹੋਇਆ ਸੀ ਕਿਉਕਿ ਮੇਰੀ ਜਿਹੜੀ ਕਲਾਸ teacher ਸੀ ਨਾ

ਜਦੋ teacher old age ਬੁਢਿਆਂ ਹੋ ਜਾਣਿਦਿਆਂ ਨੇ ਉਹ ਕੁਛ ਬੱਚਿਆਂ ਨੂੰ ਪਸੰਦ ਨਹੀਂ ਆਂਦੀਆਂ ਕਿਉਕਿ ਉਹ ਬਹੁਤ ਬੋਲ ਦੀਆ ਨੇ but ਉਹ ਮੇਰੀ favourite teacher ਸੀ ਤੇ ਮੈਂ ਓਹਦਾ favourite ਬੱਚਾ ਸੀ ਮੈਂ ਜਦੋ ਵੀ ਕਿਸੇ ਕਲਾਸ ਵਿਚ ਜਾਂਦੀ ਸੀ ਜਿੰਦਾ mam ਨੇ ਕੀਤੇ ਜਾਣਾ ਜਾਨਵੀ ਮੇਰੀ ਕਲਾਸ ਸਾਬ ਜਾ ਕੇ ਮੈਂ ਹਮੇਸ਼ਾ ਇਕ ਗੱਲ ਦੇਖ ਦੀ ਹੁੰਦੀ ਸੀ ਉਹ ਮੈਨੂੰ ਇਕ ਗੱਲ ਪੁੱਛ ਦੀ ਹੁੰਦੀ ਸੀ ਤੁਹਾਨੂੰ mam ਕੀਦਾ ਪਸੰਦ ਆ mam ਤੁਹਾਡੀਆਂ ਬਹੁਤ ਤਾਰੀਫਾਂ ਕਰਦੇ ਆ ਤੁਹਾਨੂੰ ਕੀਦਾ ਪਸੰਦ ਆ ਜਾਂਦੀ ਆ ਕਿ ਕਰਦੇ ਜਦੋ ਉਹ ਅਣ ਗਏ ਕਹਿਣ ਗਏ ਜਾਨਵੀ ਇਹਦਾ ਜਾਨਵੀ ਓਹਦਾ ਕਰਦੀ ਤੁਸੀ ਉਸਤੋਂ ਆਹ ਸਿੱਖੋ ਓ ਸਿੱਖੋ

ਤੁਹਾਨੁੰ ਪਤਾ govrment ਸਕੂਲ ਦੇ ਕੀਨੇ ਲਾਫੜੇ ਹੁੰਦਾ ਆ ਕਾਢੀ ਆਹ record ਕਦੀ ਉਹ record regesiter ਤੇ ਚੜ੍ਹਨਾ ਕਦੇ ਰੋਲ ਨੰਬਰ ਆ ਕੇ ਜਦੋ ਮੇਰੇ ਸਕੂਲ ਦਾ last day ਸੀ ਨਾ farewell ਹੋ ਗਈ ਸਾਰਿਆਂ ਨੂੰ principal mam ਪਿਆਰ ਦੇ ਰਹੀ ਮੈਂ ਆਪਣੀ ਨਾਲ ਬੈਠ ਕੇ ਕੰਮ ਕਰਾ ਰਹੀ ਸੀ ਤੇ ਮੈਨੂੰ ਯਾਦ ਆ ਮੇਰੀ principal ਨੇ assembly ਵਿਚ ਮੈਨੂੰ ਖੜ੍ਹੇ ਕਰਕੇ ਪੂਰੀ assembly ਵਿਚ ਆਹ ਗੱਲ ਕੇਹੀ ਸੀ she is demoand ਇਹ ਮੇਰੇ ਸਕੂਲ ਦਾ ਹੀਰਾ ਆ ਜੇ ਮੈਂ ਇਹਨੂੰ ਖੋ ਰਹੀ ਆ ਇਸ ਗੱਲ ਦੀ ਖੁਸ਼ੀ ਆ ਕਿ ਅੱਗੇ ਵਧਣ ਗਏ ਇਕ ਗੱਲ ਰੁਕ ਦੀ ਆ ਕਿ ਇਹ ਮੇਰੇ ਸਕੂਲ ਤੋਂ ਚਲ ਜੇ ਗਏ ਇਹ ਗੱਲ ਸੁਣਨਾ ਮੇਰੀ ਲਈ ਬਹੁਤ ਵੱਡੀ ਚੀਜ਼ ਸੀ ਓਦੋ

ਬਹੁਤ ਜਿਆਦਾ ਮਤਬਲ participate ਮੈਂ participate ਤੋਂ ਨਹੀਂ ਡਾਰ ਦੀ ਜਿਵੇ participate dance ਵਗੈਰਾ ਕਰਨਾ ਹੁੰਦਾ ਆ ਮੈਂ eighth on word ਤੋਂ ਗੱਲ ਕੀਤੀ ਤਾ ਮੈਂ ਹਮੇਸ਼ਾ stage ਹੀ ਸਾਬ ਦੀ ਸੀ arrange ਮੈਂ ਹੀ ਕਰਨਾ ਕੀਦਾ ਨਾ ਕੀਦਾ ਮਤਬਲ eighth ਤੋਂ on world ਹਾਂ ਮੈਂ ਸਬੀਆਂ ਹੋਇਆ stage ਹਾਂ ਤੈਨੂੰ ਪਤਾ ਪੰਦ੍ਹਰਾ ਅਗਸਤ ਛਬੀ ਜਨਵਰੀ ਦੇ ਉਹ function ਹੁੰਦੇ ਸੀ ਸਕੂਲਾਂ ਵਿਚ ਫਿਰ ਅਸੀਂ ਗਿੱਧਾ ਵਗੈਰਾ ਕੀਤਾ ਸੀ ਮੈਂ ਜਿਹੜੀ march past ਹੁੰਦੀ ਆ ਫਿਰ ਓਹਨੂੰ lead ਕੀਤਾ ਹੋਇਆ ਮੈਂ ਇਕ ਸਾਲ ਮੈਂ ਆਪਣੀ march past ਕੀਤੀ ਸੀ lead S D ਸਕੂਲ ਮਤਬਲ ਸਕੂਲ ਬਹੁਤ ਵਧੀਆ ਗਿਆ sutdy ਦੇ ਮਾਮਲੇ ਵਿਚ ਬਾਕੀ entertainment ਵਿਚ ਵੀ ਬਹੁਤ ਅੱਛਾ ਰਹੇ

ਹਾਂ ਉਹ ਹੋ ਦੋ ਨੂੰ teacher ਇਹਦੇ ਗਏ ਲਗੇ ਸੀ ਤੇ ਫਿਰ ਤੁਹਾਡੀ ਵਾਟ ਚੰਗੀ ਲੱਗਦੀ ਸੀ ਉਪਰੋਂ ਮੇਨ subject ਤੇ ਲਗੇ ਸੀ ਲੈ ਮੁੰਡੇ ਆਮ ਜਿਹੀ ਗੱਲ ਹੁੰਦੀ ਆ ਜੇ ਪਾਸ ਹੋ ਜਾਨ ਤਵੀ ਖੁਸ਼ ਹੋ ਜਾਂਦੇ ਆ ਓਹਦੀ expectations ਫਿਰ ਵੱਧ ਜਾਂਦੀ ਆ ਜਿਵੇ ਤੁਸੀ ਹੁਣਿ ਬੋਲਿਆ ਕਿ ਮੈਂ ਸੋਚਿਆ ਸੀ ਮੁੰਡਿਆਂ ਨੂੰ ਹੁੰਦਾ ਪਾਸ ਹੋ ਗਏ ਬਹੁਤ ਵੱਡੀ ਗੱਲ ਆ ਵਾਹ plus one plus two ਵਿਚ ਕਿਹੜਾ stream ਲਿਆ ਸੀ

ਸਕੂਲ time ਤੁਹਾਡੇ crush ਵਿਚ ਸੀ ਕੋਈ teacher

ਉਹ ਹੋ

but ਹੁਣ ਦੇਖ ਅਸੀਂ ਕਿੰਨੇ ਅੱਛੇ experience ਕੀਤੇ ਜੇ ਹੁਣ ਦੀ ਸਕੂਲ time ਦੀ ਗੱਲ ਕੀਤੀ ਜਾਵੇ ਹੁਣ ਬੜੇ changes ਆ ਗਏ ਆਪਸ ਵਿਚ ਮੇਲ ਮਿਲਾਪ ਨਹੀਂ ਮਿਲਦੇ ਅਜੇ ਵਾਸੇ ਵੀ ਕੋਵਿਡ ਨੇ ਫੋਨ ਤੇ depend ਕਰਤਾ ਤੇ ਹੁਣ ਚੀਜ਼ ਆ ਗਈ ਹੁਣ ਫੋਨ ਤੇ ਬੱਚੇ ਵੀ time pASS ਆ ਸਾਡੇ ਵਾਲੀ friendship ਅਜੇ ਤਕ ਵੀ ਚਲ ਜਾਂਦੀ ਹੁਣ ਦੀ ਜਿਹੜੀ friendship ਆ insta ਤੇ ਪਿਆਰ ਕਰ ਲਿਆ video ਬਣਾ ਲਈ ਤੋਂ whatsapp status ਪਿਆਰ show ਕਰ ਲਿਆ ਇਹ ਸਬ ਚੀਜ਼ਾਂ ਰਹਿ ਗਿਆ ਆ

ਮੈਂ ਓਹੀ ਗੱਲ ਕਹੀ ਨਾ ਹੁਣ system ਤੇ ਕਰਤਾ ਪਹਲੇ ਦੇਖਿਆ ਜਾਵੇ ਤਾ ਬੱਚੇ ਬੜੇ intelligent ਸੀ ਓਹਨੂੰ ਨੂੰ ਸਿੱਖਣ ਦੀ ਚਾਹ ਹੁੰਦੀ ਵੀ ਕੁਛ ਹੁਣ ਦੇ ਅਜ ਦੇ time ਵਿਚ ਦੇਖਿਆ ਜਾਵੇ ਇਹਨਾਂ initiate ਨਹੀਂ ਕਰ ਰਹੇ ਇਹਨੂੰ ਬੱਚੇ question ਪੁੱਛਣ ਤੋਂ ਵੀ ਡਰ ਦੇ ਨੇ ਐਵੇ ਕੋਈ ਭਾਸ਼ਣ ਮਿਲ ਜੋ ਜਾ ਪਹਲੇ ਬੱਚੇ ਬੜੇ ਮੇਹਨਤੀ ਹੁੰਦੇ ਸੀ ਤੇ ਬੜੇ ਪੜ੍ਹੇ ਲਿਖੇ ਤੇ ਸਰਕਾਰੀ ਨੌਕਰੀਆਂ ਵਾਲੇ ਹੁੰਦੇ ਸੀ ਕੋਵਿਡ ਕਰਕੇ ਜਿਹੜਾ system ਆ ਗਿਆ ਹੁੰਦੇ ਤੁਸੀ ਬੱਚੇ ਦੇਖੋ ਗਏ ਕੋਵਿਡ ਤੋਂ ਪਹਲੇ ਜਿਹੜੇ ਬੱਚੇ ਨੂੰ ਆਂਦਾ ਸੀ ਸੀ ਕੁਛ ਉਹ ਉਹ ਵੀ ਨਹੀਂ ਆਂਦਾ ਹੁਣ ਤੇ ਬਿਲਕੁਲ ਨਾਲੇਕ ਹੋ ਗਏ

ਵੱਡੀ sister ਤੋਂ ਲਿਖਵਾਣਾ ਤੇ ਜੇ ਟੈਸਟ ਦੇਣਾ ਤੇ ਅੱਗੇ ਕਾਪੀ ਖੋਲੀ ਹੁੰਦੀ ਤੇ ਟੈਸਟ ਦੇ ਦੇਣਾ ਉਹ ਸਕੂਲ time ਬਹੁਤ intelligent ਸੀ ਓਹਦੀ handwriting ਦੀ ਬਹੁਤ ਤਾਰੀਫ ਹੁੰਦੀ ਓਹਨੂੰ ਪਤਾ ਕਦਾ ਸ਼ੋਕ ਪੈ ਗਿਆ pub g ਦਾ ਮੈਂ girls ਸਕੂਲ ਪੜ੍ਹੀ ਹੋਈ ਆ ਮੇਰੀ teacher ਵੀ girls ਸੀ ਜਿਹੜੇ ਇਕ sir ਸੀ ਉਹ ਬੜੇ old age ਸੀ ਜੇ ਗੱਲ ਕੀਤੀ ਜਾਵੇ offer ਦੀ ਤੇ offer ਸੀ interested ਨਹੀਂ ਸੀ ਮੈਂ ਨਾ ਲੋਕਾਂ ਦੇ love letter ਬਹੁਤ ਲਿਖੇ ਸੀ ਕਿਉਕਿ ਸਾਡੀ ਕਲਾਸ ਵਿਚ ਹਾਂ ਹਾਂ ਮੈਂ ਆਪਣੇ ਸਕੂਲ ਵਿਚ famous ਇਸ ਲਈ ਸੀ ਕਿਉਕਿ handwriting ਬਹੁਤ ਸਹੋਣੀ ਸੀ ਮੈਂ ਸਾਰੇ love letter ਲਿਖੇ ਹੋਏ ਸੀ ਮੈਨੂੰ ਅਜੇ ਤਕ ਯਾਦ ਆ ਕਿ ਮੈਂ ਸਬ ਦੇ love letter ਲਿਖੇ ਹੋਏ ਆ ਮੈਂ ਬਾਰ੍ਹਵੀਂ ਤਕ ਪੜ੍ਹੀ ਹੋਈ ਆ ਮੈਂ ਸਰਕਾਰੀ ਸਕੂਲ ਨਹੀਂ ਪੜ੍ਹੀ private ਪੜ੍ਹੀ ਹੋਈ ਆ ਹਾਂ ਮਈ ਦਾ ਪੇਪਰ ਦੇਣ ਗਈ ਸੀ sapply ਦਾ ਓਥੇ ਮੁੰਡੇ ਵੀ ਸੀ ਮੈਨੂੰ ਨਹੀਂ ਪਸੰਦ ਆਇਆ ਉਸ time ਪੇਪਰ sapply ਦਾ ਪਹਲੇ ਆਹ ਸੀ ਕਿ ਪੇਪਰ ਮੁਕ ਜੇ tension ਬਹੁਤ ਸੀ ਪੇਪਰ ਦੀ ਬਾਅਦ ਵਿਚ ਬਹੁਤ ਮਜਾ ਆਇਆ

ਅੱਗੇ ਦੀ ਗੱਲ ਕੀਤੀ ਜਾਵੇ ਤਾ ਮੈਂ reletionship ਦੇ ਮਾਮਲੇ ਵਿਚ ਬਹੁਤ serious ਆ ਮੈਨੂੰ ਚਾਹੀਦਾ serious ਬੰਦਾ ਜੋ ਕਿ ਅਜੇ ਕਲ ਮਿਲਦਾ ਨਹੀਂ

ਬਹੁਤ ਵਾਰ plus one ਵਿਚ teacher ਬਾਣੀ ਸੀ ਤੇ plus two ਵਿਚ principal ਤੇ ਬਹੁਤ ਖੁਸ਼ੀ ਹੋਈ ਸੀ ਮੈਨੂੰ actually ਜਦੋ farewell ਹੁੰਦੀ ਆ ਓਦੋ ਮੈਨੂੰ ਇਕ title ਮਿਲਿਆ ਸੀ ਜਿਹੜਾ ਮੇਰੇ ਕੋਲ ਅਜੇ ਤਕ ਆ sp ਦੇ ਰੈਕ ਵਰਗੀ ਜੱਟੀ ਸਕੂਲ ਤੇ ਰੱਖੇ ਸਕਤਾਇਆ ਉਹ ਚੀਜ਼ ਆ ਜਿਹੜੀ ਮੈਨੂੰ ਅਜੇ ਤਕ ਯਾਦ ਆ' ਹਾਂ ਸਕੂਲ time ਬਹੁਤ ਵਧੀਆ ਸੀ ਬਹੁਤ ਜਿਆਦਾ ਮੈਂ ਕਹਿਣੀ ਸਕੂਲ ਵਾਲੀ ਹੋਲੀ ਵਾਪਿਸ ਆ ਜੇ ਕਿਉਕਿ ਹੋਲੀ ਮੇਰਾ favorite fastival ਆ ਸਕੂਲ ਵਿਚ ਇਕ ਹਫਤੇ ਪਹਲੇ ਹੀ ਹੋਲੀ ਮਾਨਣਾ ਸ਼ੁਰੂ ਕਰਦਿੰਦੇ ਸੀ ਜਦੋ ਵੀ ਖੇਲਣਾ ਸਬ ਦੇ ਕੱਪੜੇ ਗਿਲੇ ਹੋਏ ਹੁੰਦੇ ਸੀ ਮੈਂ ਆਪਣੇ time ਤੇ ਸਕੂਲ ਵਿਚ ਪਾਣੀ ਪੀਣ ਜਾਣਾ ਵਸੇ ਪਾਣੀ ਵਾਲੀ ਟੂਟੀ ਸਾਡੇ ਕਲਾਸ ਦੇ ਕੋਲ ਹੀ ਸੀ ਪਰ ਫਿਰ ਅਸੀਂ ਘੁੰਮ ਫਿਰ ਕੇ ਅਨਾ ਚੰਗੀ ਤਰਾਂ ਜੇ mam ਨੇ ਪੁੱਛਣ ਤੇ ਅਸੀਂ ਬੋਲ ਦੇਣਾ ਕਿ ਬੁਲਾ mam ਲਿਆ ਸੀ

ਹਾਂ sincere ਬਹੁਤ ਸੀ ਮੈਂ ਹਾਂ ਮੁੰਡਿਆਂ ਵਿਚ ਆਹ ਚੀਜ਼ ਦੇਖਣ ਨੂੰ ਮਿਲਦੀ ਆ ਚਲ ਠੀਕ ਹੈ ਮੈਂ ਬਾਅਦ ਵਿਚ ਗੱਲ ਕਰਦੀ ਆ ok ok by by ਮੇਰਾ ਨਾਮ ਗੁਰਲੀਨ ਸਿੰਘ ਹੈ ਮੇਰਾ ਪਿੰਡ ਦਾ ਨਾਂ ਰਾਏਪੁਰ ਕਲਾਂ ਏ ਤੇ ਮੈ ਅੱਜ ਜਿਹੜੀ ਕਹਾਣੀ ਤੁਹਾਨੂੰ ਦੱਸਣ ਜਾ ਰਿਹਾਂ ਇਹ professor ਪੂਰਨ ਸਿੰਘ ਜੀ ਦੇ ਬਾਰੇ ਹੈ l ਪੂਰਨ ਸਿੰਘ ਦਾ ਜਨਮ ਪਿੰਡ ਸਲਹੱਡ ਐਬਟਾਬਾਦ ਪਾਕਿਸਤਾਨ ਵਿਖੇ ਸਤਰਾਂ ਫਰਵਰੀ ਅਠਾਰਾਂ ਸੌ ਕਿਆਸੀ ਈਸਵੀ ਨੂੰ ਹੋਇਆ l college ਦੀ ਪੜ੍ਹਾਈ ਲਾਹੌਰ ਤੋਂ ਕਰਨ ਉਪਰੰਤ

ਪੰਜਾਬੀ ਵਿਚ ਤਿੰਨ ਕਾਵ ਸੰਗ੍ਰਹਿ ਰਚੇ ਸਨ ਖੁੱਲੇ ਮੈਦਾਨ ਉੱਨੀ ਸੌ ਵੀ, ਖੁੱਲੇ ਘੁੰਡ ਉੱਨੀ ਸੌ ਤੇਈ ਅਤੇ ਖੁੱਲੇ ਅਸਮਾਨੀ ਰੰਗ ਉੱਨੀ ਸੌ ਸਤਾਈ ਆਪਦੇ ਵਾਰਤਕ ਵਿਚ ਵੀ ਬਹੁਤ ਉਚੇਰੀ ਰਚਨਾ ਕੀਤੀ ਆਪ ਦੀਆਂ ਰਚਨਾਵਾਂ ਵਿਚ ਡੂੰਗੀ ਦਾਰਸ਼ਨਿਕਤਾ ਪੰਜਾਬ ਪਿਆਰ ਦੇਸ਼ ਪਿਆਰ ਅਤੇ ਮਾਨਵੀ ਪਿਆਰ ਦੀ ਭਰਪੂਰਤਾ ਹੈ professor ਪੂਰਨ ਸਿੰਘ ਦਾ ਆਧੁਨਿਕ ਆਧੁਨਿਕ ਪੰਜਾਬੀ ਕਾਵ ਸੰਗ੍ਰਹਿ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

ਕਰਦਾ ਹੈ l ਅਤੇ ਮਨੁੱਖੀ ਜਗਤ ਵਿਚ ਉਸੇ ਦਾ ਝਲਕਾਰਾ ਦੇਖਦਾ ਹੈ ਤੇ ਇਹ ਜਿਹੜੀ ਕਹਾਣੀ ਹੈ, ਮੇਰੇ ਬਚਪਨ ਦੀ ਕਹਾਣੀ ਹੈ ਜਿਹੜੀ ਕਿ ਤੁਹਾਨੂੰ ਮੈਂ ਅੱਜ ਦੱਸਣ ਜਾ ਰਿਹਾਂ। ਤੇ ਮੇਰਾ ਇੱਕ ਵੱਡਾ ਜੇਹਾ ਪਿੰਡ ਹੈ ਜਿਹਦੇ ਵਿਚ ਤਿੰਨ ਗੁਰਦਵਾਰੇ ਹਨ ਤੇ ਜਿਹਦੇ ਪਿੰਡ ਦੇ ਵਿਚ ਇਕ ਦੁਕਾਨ ਵੀ ਹੈ ਉਹ ਮੇਰੇ ਯਾਰ ਦੋਸਤ ਦੀ ਦੁਕਾਨ ਹੈ l